ਤੇ ਇੱਕ ਲੈਫਟ ਸਾਈਡ ਤੇ ਜਿਹੜਾ ਬੋਰਡ ਲੱਗਾ ਸ਼ੋਪ ਦੇ ਉੱਪਰ ਉਹ ਚ ਲਿਖਿਆ ਵਾ ਵਾਈਟ ਕਲਰ ਦਾ ਬੋਰਡ ਆ ਤੇ ਰੈਡ ਕਲਰ ਦੇ ਨਾਲ ਲਿਖਿਆ ਵਾ।

ਇਹ ਪਿੱਛੇ ਆ ਫੁੱਲ ਬਣੇ ਆ ਛੋਟੇ ਤਿੰਨ ਚਾਰ ਕਾਫੀ ਜਿਹੜੇ--

ਅਮ ਬਰੈਡ ਕਲਰ ਦੇ ਆ ਪਿੰਕ ਕਲਰ ਦੇ ਆ ਤੇ ਬਲੂ ਕਲਰ ਦੇ ਆ।

ਇਸ ਦੁਕਾਨ ਦੇ ਬਾਹਰੋ ਵਾਰ ਇੱਕ ਗੱਡੀ ਹੈਗੀ ਹੈ ਗੇਟ ਦੇ ਨਾਲ ਆਈ_ਟਵੇਂਟੀ ਵ੍ਹਾਈਟ ਕਲਰ ਦੀ।

ਤੇ ਪਿੱਛੇ ਜਿਹੜੀ ਆ ਇਹਨਾਂ ਦੇ ਵਿੱਚ ਨਹਿਰ ਹੈ ਕਾਫੀ ਵੱਡੀ।

ਤਰੇਕਾ ਜੇ ਉਹ ਉੱਪਰ ਨੂੰ ਜਾਨ ਦਿਆ ਵਾ ਤੇ ਕਈ ਇੱਕ ਲੈਫਟ ਸਾਈਡ ਤੇ ਇੱਕ ਘਰ ਆ।

ਇਹਦੇ ਵਿੱਚ ਜਿਹੜੀਆਂ ਕਾਫੀ ਸਾਰੀਆਂ ਜਿਹੜੀਆਂ ਮੈਡੀਸਿਨਸ ਪਈਆਂ ਜਿਵੇਂ ਕਿ ਸਿਰ ਪੀੜ ਦੀ--

ਤੇ ਇਹਦੀ ਜਿਹੜੀ ਬਾਹਰ ਕੰਧਾਂ ਦਾ ਕਲਰ ਆ ਓਹ ਰੈੱਡ ਕਲਰ ਆ ਇਹਦਾ ਜਿਹੜਾ ਗੇਟ ਦਾ ਕਲਰ ਆ ਓਹ ਬਲੈਕ ਆ ਤੇ ਛੋਟਾ ਗੇਟ ਓਪਣ ਆ।

ਉੱਪਰ ਨੂੰ ਇਹਦੇ ਵਿੱਚ ਕੰਸਟ੍ਰਕਸ਼ਨ ਦਾ ਕੰਮ ਹੋ ਗਿਆ ਤੇ ਲੇਫ਼ਟ ਸਾਈਡ ਤੇ ਜਿਹੜੀ ਸ਼ੌਪ ਏ ਆ--

ਇਹਦੇ ਵਿੱਚ ਜਿਹੜੀ ਸ਼ੌਪ ਆ ਇਹਦੇ ਵਿੱਚ ਜਿਹੜੇ ਆਹ ਬੋਕਸਸ ਪਏ ਆ ਕਲਰ ਵਾਹ ਵਾਹ ਸਾਰੇ।

ਅ ਪੇਂਟ ਵਾਲੇ ਬੋਕਸਿਸ ਏ ਆ ਥੱਲੇ ਜਿਹੜੀਆਂ ਹਂ ਬੋਲ ਬਾਲਟੀਆਂ ਪਈਆਂ ਪੇਂਟ ਵਾਲੀਆਂ ਓਹਤੇ ਲਿਖਿਆ ਹੈ ਬਿਊਟੀ ।

ਲੈਫਟ ਸਾਈਡ ਦੀ ਇੱਕ ਸ਼ੋਪ ਆ ਉਹਦੇ ਬਾਹਰ ਚਿੜੀਆਂ ਵਾ ਬੋਏ ਦੀ ਗਰੀਨਾ ਪਈਆਂ ਵਾ।

ਇਹ ਜਿਹੜੀ ਫੋਟੋ ਇਹਦੇ ਵਿੱਚ ਜਿਹੜੇ ਆ ਟੋਏ ਵੱਜੇ ਆ।

ਤਿੰਨ ਜਿਹੜੇ ਸੋਫੇ ਆ ਉਹਨਾਂ ਦਾ ਕਲਰ ਸੇਮ ਆ ਤੇ ਸੋਫੇ ਦੇ ਅੱਗੇ ਟਾਈਲ ਲੱਗੀ ਹੈ ਜਿਹੜੀ ਕਿ--

ਕਾਫੀ ਕਲਰ ਦੀਆ ਇਹਦੀ ਜਿਹੜੀ ਇਕ ਜਿਹੜਾ ਲੈਫਟ ਸਾਈਡ ਤੇ ਸੋਫਾ ਵਾ--

ਰਸੋਈ ਰਾਸ਼ਨ ਤੇ ਇਹਦੇ ਵਿੱਚ ਜਿਹੜੀ ਏ ਬਾਹਰ ਏ ਲਾਈਟਸ ਜਗੰਦਿਆਂ ਵਾਂ।

ਇਹਦੇ ਵਿੱਚ ਸਾਹਮਣੇ ਜਿਹੜੀ ਇੱਕ ਕਾਫ਼ੀ ਵੱਡੀ ਨਹਿਰ ਏ ਆ ਕਿਉਂਕਿ ਉੱਪਰ ਪੁੱਲ ਬਣਿਆ ਵਾ।

ਜਿਦਾਂ ਬਣਾਨੇ ਤੇ ਜਿਹੜੇ ਬੰਦੇ ਦੇ ਸ਼ਰਟ ਪਾਈ ਆ ਉਹਦਾ ਕਲਰ ਰੈਡ ਆ।

ਤੇ ਜਿਹੜੇ ਰਾਈਟ ਸਾਈਡ ਤੇ ਆ ਉਹਨੂੰ ਤੇ ਵਾਈਟ ਬਲੈਕ ਆ।

ਤੇ ਇਨੇ ਬਲੂ ਕਲਰ ਦਾ ਅੰਡਰ ਵੀਅਰ ਪਾਇਆ ਆ ਤੇ ਇਹਦੀ ਜਿਹੜੀ ਸਲਟ ਦਾ ਕਲਰ ਆ ਇਹ ਗ੍ਰੀਨ ਆ ਇਹਦੇ ਪਿੱਛੇ ਜਿਹੜੇ ਆ ਕਾਫੀ ਸਾਰੇ ਜਿਹੜੇ ਪਹਾੜ ਆ।

ਤੇ ਲੈਫਟ ਸਾਈਡ ਤੇ ਆ ਇੱਕ ਡੰਡੀ ਆ ਜਿਹੜੀ ਇਹਦੇ ਵੱਲ ਨੂੰ ਆਉਂਦੀ ਆ ਤੇ ਇੱਕ ਜਿਹੜੀ ਆ ਧਰੇਕ ਆ ਉਹ ਪੱਥਰ ਦੇ ਵਿੱਚ ਉੱਗਣ ਦੀ--